ਹੋਰ

hello hello

ਹਾਂਜੀ ਹਾਂਜੀ ਕਿ ਹਾਲ ਏ ਵੀਰੇ ਹਾਂਜੀ Vicky ਜ਼ੀ ਕਿਵੇਂ ਹੋ ਵਧੀਆ ਜ਼ੀ ਵਧੀਆ ਤੁਸੀਂ ਦਸੋ ਵਧੀਆ ਜ਼ੀ

hello

ਵਧੀਆ ਵਧੀਆ ਤੁਸੀਂ ਦਸੋ ਘਰੇ ਠੀਕ ਏ ਸਾਰੇ ਹਾਂਜੀ ਹਾਂਜੀ ਸਾਰੇ ਵਧੀਆ ਜ਼ੀ ਹੋਰ ਕਿ ਕਰਦੇ ਏ ਹੋ ਫਿਲਹਾਲ ਤਾਂ ਕੁੱਛ ਨਹੀਂ ਕਰ ਰਿਹਾ ਸੀ ਤੁਹਾਨੂੰ ਪਤਾ holiday ਚੱਲ ਰਹੇ ਸੀ ਤਾਂ ਕਰਕੇ ਘਰੇ ਏ ਸੀ ਠੀਕ ਏ ਤੇ ਆਪਣਾ game ਵਗੇਰਾ ਦਾ ਚੱਲ ਰਿਹਾ ਨਾਲ ਨਾਲ ਜਾਂ ਛੱਡ ਤੀ ਨਹੀਂ ਨਹੀਂ game ਤਾਂ ਚੱਲ ਵੀ ਰਹੀ ਏ ਛੱਡ ਵੀ ਦਿੱਤੀ ਤੁਹਾਨੂੰ ਪਤਾ ਕੁੱਛ ਕੰਮਕਾਰ ਹੀ ਅੱਜ ਕੱਲ ਅਹਿਜੇ ਹੋ ਚੁੱਕੇ ਹਨ ਆਪਾ ਨੂੰ ਸਾਰਾ ਕੁੱਛ adjustment ਕਰਕੇ ਚੱਲਣਾ ਪੈਂਦਾ ਠੀਕ ਏ ਜ਼ੀ hm ਮੈਂ ਥੋਨੂੰ ਪੁੱਚਣਾ ਸੀ ਵੀ ਤੁਸੀਂ ticket ਟੁਕਟ ਆਈ ਹੋਈ ਸੀ ਨਾਂ ਜਿਹੜੇ ਆਪਣੇਂ match ਚੱਲ ਰਹੇ ਨੇ ਆਪਣੇਂ ਤੁਹਾਨੂੰ ਪਤਾ ਹੁਣ ਆਪਣੇਂ ਪੰਜਾਬ ਵੀ ਕੱਬਡੀ ਦੇ ਜਿਵੇਂ match ਹੁਣ full ਏਨ ਪਹਿਲਾਂ ਨਹੀਂ ਨਹੀਂ ਚੱਲਦੇ ਹੁੰਦੇ ਸੀ ਐਵੇ ਜਦੋ ਦੀਆ ਆਪਣੀਆ ਸਰਕਾਰਾਂ ਨੇ ਉਹਨਾ ਨੇ sports ਨੂੰ ਥੋੜਾ ਜਾਂ ਜਿਆਦਾ ਧਿਆਨ ਦੇਣਾ ਸ਼ੁਰੂ ਕੀਤਾ ਹੁਣ ਤੁਹਾਨੂੰ ਪਤਾ live match ਚੱਲਣ ਲੱਗ ਗਏ ਸਾਰੇ foreign country ਆਪਣੇਂ ਇੱਧਰ India ਪੰਜਾਬ ਵਿੱਚ ਖੇਡਣ ਆਉਦੇ ਨੇ ਤੁਸੀਂ ਉਹਦੇ ਲਈ ticket ਬੁੱਕ ਕਰਾਈ ਸੀ actually ਮੈਂ ਨਾਂ family ਨਾਲ ਥੋੜਾ ਬਹਾਰ ਗਿਆ ਹੋਇਆ ਸੀ ਮੈਂ ਵੀ ਜਾਣਾ ਸੀ match ਦੇਖਣ but ਮੈਂ ਨਹੀਂ ਜਾਂ ਸਕਿਆ ਇਸ ਕਰਕੇ ਤੁਸੀਂ ਮੈਨੂੰ ਥੋੜਾ ਦਸੋਗੇ ਕਿ ਕਿਵੇਂ ਕਿਵੇਂ ਉਸ ਚ ਹੋਇਆ ਹਾਂਜੀ ਉਹ ਤਾਂ ਮੈਂ stadium ਤਾਂ ਮੈਂ ਵੀ ਨਹੀਂ ਜਾਂ ਪਾਇਆ ਕਿਉਂਕਿ ਮੈਂਵੀ family ਦੇ ਨਾਲ ਹੀ busy ਸੀ ਨਾ ਤੇ ਤੁਹਾਨੂੰ ਵੀ ਪਤਾ stadium ਆਪਣੇਂ ਘਰ ਤੋ ਦੂਰ ਪੈਂਦਾ ਤੇ ਆਪਣੇਂ ਕੋਲ time ਵੀ ਐਨਾ ਨਹੀਂ ਹੈਗਾ ਇਸ ਕਰਕੇ ਤਾਂ stadium ਮੈਂਵੀ ਨਹੀਂ ਜਾਂ ਪਾਇਆ ਤੇ ਮੈਂ but ਮੈਂ live ਦੇਖਿਆ match ਸਾਰਾ match ਮੈਂ

ਕਿਉਂਕਿ ਤੁਹਾਨੂੰ ਪਤਾ ਵੀ ਆਪਣੀ ਪੰਜਾਬ ਦੀ ਮਹਾਂਖੇਡ ਏ ਕਬੱਡੀ ਜਿਸ ਕਰਕੇ world cup ਵੀ ਜਿੱਤ ਲਿਆ India ਨੇ ਏਹ ਤਾਂ ਬਹੁਤ ਵਧੀਆ ਗੱਲ ਏ ਏਹੀ ਚੀਜ ਮੈਂ ਤੁਹਾਡੇ ਤੋ ਮਤਲਬ ਕਿ ਪਤਾ ਕਰਨੀ ਸੀ ਜਿਵੇਂ ਏ ਆਪਾ match ਨਹੀਂ ਦੇਖ ਸਕਿਆ

ਤੇ ਮੈਂ ਚਲੋ ਵੀਰੇ ਨੂੰ ਪੁੱਛਾ ਵੀ ਉਹਨਾ ਨੇ ਤਾਂ live ਦੇਖਿਆ ਹੀ ਹੋਣਾ ਚਲੋਂ ਵਧੀਆ ਏ ਤਾਂ ਬਹੁਤ ਵਧੀਆ ਗੱਲ ਏ ਆਪਣੇਂ ਵਾਸਤੇ ਵੀ ਆਪਣੀ India world cup ਜਿੱਤ ਚੁੱਕੀ ਏ ਪਿੱਛਲੀ ਸਾਲ ਵੀ repeat ਹੋਇਆ ਆਪਣੇਂ ਪੰਜਾਬ ਆਲੇ ਕਬੱਡੀ ਦਾਂ world cup ਬਹਾਰ ਜਾਣ ਏ ਨਹੀਂ ਦਿੰਦੇ ਹੈਗੇ ਹਾਂਜੀ ਕਿਉਂਕਿ ਆਪਾ ਕਬੱਡੀ ਕਿਉਂਕਿ ਆਪਣੇਂ ਨਾਲ ਮਿੱਟੀ ਤੋ ਆਪਾ ਜੁੜੇ ਹੋਏ ਏ ਪਹਿਲਾਂ ਤੋ ਹੀ ਸ਼ੁਰੂ ਤੋ ਹੀ ਆਪਾ ਕਬੱਡੀ ਖੇਡਦੇ ਹੁੰਦੇ ਆਂ ਆਪਣੇਂ ਦੇਸ਼ ਦੀ ਉਹ team ਆਂ ਉਹ ਤੇ ਪੰਜਾਬ ਤਾਂ ਤੁਹਾਨੂੰ ਪਤਾ ਹੀ ਏ ਜਿਆਦਾ ਚੱਲਦੀ ਹੀ ਕਬੱਡੀ ਏ ਤੇ ਇਸ ਵਾਰ ਤੁਹਾਨੂੰ ਪਤਾ ਏਸ ਵਾਰ ਜਿਹੜੇ best raider ਤੇ best ਜਾਫ਼ੀ ਨੂੰ ਦੋ tracker ਦਿੱਤੇ ਗਏ ਨੇ ਅੱਛਾ ਏਹ ਤਾਂ ਫ਼ੇਰ ਬਹੁਤ ਵਧੀਆ ਸਮਾਂਨ ਹੁੰਦਾ ਇਸੇ ਸਮਾਂਨ ਨਾਲ ਹੋਰ player ਵੀ motivate ਹੁੰਦੇ ਨੇ ਵਧੀਆ performance ਦਿੰਦੇ ਨੇ ਹੋਰ ਵੀ ਚਲੋ ਹੈਨਾ

ਦਿੱਤਾ ਉਹ ਕਿਹੜਾ ਸੱਸ਼ਤਾਂ ਹੁੰਦਾ ਸਿਰਫ਼ ਕਿਸੇ ਨਾਲ ਖਿਡਾਰੀਆਂ ਦੇ ਅੱਗੇ ਹੋਰ ਮੰਨ ਚ ਆਉਦਾ ਵਧੀਆ performance ਦੇਈਦੇ ਦੇਖੋ ਉਹ ਤਾਂ ਨਾ ਹੈਨਾ ਇਨਾਮ ਤਾਂ ਇਨਾਂਮ ਏ ਉਸ ਨਾਲ ਪੈਸੇ ਦੇ ਤਾਂ ਕੋਈ ਲੇਣ ਦੇਣ ਨਹੀਂ ਹੈਗਾ ਵੀ ਇਨਾਂਮ ਸਸਤਾ ਜਾਂ ਮਹਿੰਗਾ ਠੀਕ ਏ ਨਾ but ਸਾਰੇ ਹੀ ਰਾਤ ਵਧੀਆ ਖੇਡੇ India ਦੇ player ਤੇ ਦੋਨੋਂ player best India ਦੇ ਰਹੇ ਨੇ ਕਿਉਂਕਿ India final ਵਿੱਚ ਜਿੱਤੀ ਏ ਤਾਂ ਕਰਕੇ India ਦੇ player ਨੂੰ ਦਿੱਤੇ ਗਏ ਨੇ ਦੋਨੋਂ man of the match ਤੇ ਬਾਕੀ ਸਾਰਾ ਵਧੀਆ ਸੀ ਹੈਨਾ politics ਵਾਲੇ ਵੀ ਵਧੀਆ ਕਰ ਰਹੇ ਨੇ ਕਿਉਂਕਿ ਕਬੱਡੀ ਨੂੰ promote ਕਰ ਰਿਹੇ ਨੇ ਨਹੀਂ ਤਾਂ ਦੇਖੋ ਹੁਣ ਤੁਸੀਂ ਨਹੀਂ ਕਬੱਡੀ ਹੁਣ ਪਿੰਡਾ ਵਿਚ ਖੇਡੀ ਜਾਂਦੀ ਸੀ ਸਹਿਰਾ ਆਲਿਆ ਨੂੰ ਤਾਂ ਪਤਾ ਵੀ ਨਹੀਂ ਸੀ ਕਬੱਡੀ ਦਾ ਤੇ ਹੁਣ ਇਹਨਾ ਨੇ international level ਦੇ ਪਹੁੰਚ ਤਾਂ ਕਬੱਡੀ ਨੂੰ ਹਾਂਜੀ ਮੈਂ ਤਾਹੀ ਪੁੱਛ ਰਿਹਾ ਸੀ ਕਿ ਕਬੱਡੀ ਤਾਂ ਚਲੋਂ ਆਪਣੀ ਪੰਜਾਬ ਦੀ ਖੇਡ ਹੋ ਗਈ ਜਿਵੇਂ ਹੋਰ ਖੇਡਾ ਨੇ cricket ਹੋ ਗਿਆ ਬਾਲੀਬੋਲ ਹੋ ਗਿਆ ਫੁੱਟਬਾਲ ਹੋ ਗਿਆ ਇਹ ਵੀ ਤਾਂ ਏਹ ਇਹਨਾ ਦੇ ਵੀ match ਹੁੰਦੇ ਨੇ live ਲਾਲੋ tournament ਲਾਲੋ ਕੋਈ stadium ਲਾਲੋ ਜਾਂ ਕਿਵੇਂ ਵੀ ਉਹਨਾ ਬਾਰੇ ਵੀ ਥੋੜਾ ਜਾਂ game

but ਆਪਣੇਂ ਲੋਕ hockey ਨੂੰ ਐਨੀ preference ਨਹੀਂ ਦਿੰਦੇ ਹੁਣ ਉਹ ਹੁਣ ਅੱਜ ਕੱਲ ਦੇ ਬੱਚੇ ਤਾਂ ਕੁੱਛ ਵੀ outdoor game ਤਾਂ ਬਿਲਕੁਲ ਵੀ ਖੇਲਣਾ ਪਸੰਦ ਹੀ ਨਹੀਂ ਕਰਦੇ ਕਿਉਂਕਿ ਆਪਣਾ culture ਹੀ ਐਵੇ ਦਾ ਹੋ ਚੁੱਕਿਆ ਬੱਚੇ ਸਿਰਫ਼ internet use ਕਰਦੇ ਨੇ ਹੈਨਾ ਤੇ internet ਦੀਆਂ ਗੇਮਾਂ ਜਿਵੇਂ ਓ ਲਾਲੋ PUB G ਵਗੇਰਾ ਹੈਨਾ ਐਵੇ in door game ਜਿਆਦਾ ਪਸੰਦ ਕਰਦੇ ਨੇ

mind use ਹੁੰਦਾ ਅੱਖਾਂ use ਹੁੰਦੀਆ ਜਿਹਦੇ ਨਾਲ ਕੇ ਆਪਣਾ health ਵੀ ਠੀਕ ਨਹੀਂ ਰਹਿੰਦੀ ਹੈਗੀ ਪਹਿਲਾਂ ਖੇਡਾ ਹੁੰਦੀਆ ਸੀ ਕਬੱਡੀ out door ਹੀ games ਹੀ ਹੁੰਦੀਆ ਸੀ ਜਿੰਨੀਆ ਵੀ ਹੁੰਦੀਆ ਸਾਰੀਆਂ ਭੱਜਣਾ ਦੋੜਨਾ ਕੁੱਦਣਾ ਪਰ ਜੇ ਸ਼ਰੀਰ ਜਿਹਦੇ ਨਾਲ ਆਪਣਾ ਸ਼ਰੀਰ ਤੰਦਰੁਸਤ ਰਹਿੰਦਾ ਸੀ ਕੋਈ ਆਪਾ ਨੂੰ ਬੀਮਾਰੀ ਨਹੀਂ ਲੱਗਦੀ ਹੁੰਦੀ ਸੀ ਹੁਣ ਜਿਵੇਂ ਜਦੋ ਦੀ mobile ਚ game ਖੇਡਣ ਲੱਗੇ ਏ ਬੱਚੇ ਉੱਧਰ ਜਿਆਦਾ ਉਹਨਾ ਦਾ ਰੁਝਾਨ ਬਣਿਆ ਤਾਂ ਉਹਦੋ ਤੋ ਹੀ ਜਿਆਦਾ ਬਿਮਾਰੀਆ ਲੱਗਣੀਆ ਸਿਰ ਦਰਦ ਰਹਿਣਾ ਠੀਕ ਏ ਅੱਖਾਂ ਦੀ ਨਿਗਾਂ ਕਮਜ਼ੋਰ ਹੋਣੀ ਉਹਦੇ ਨਾਲ ਹੀ ਨਹੀਂ ਸਹੀ effect ਪਾਂ ਰਹੇ ਆਪਣੀ body ਤੇ ਉਹ ਹਾਂਜੀ ਤੁਸੀਂ ਦੇਖੋ ਹੈਨਾ ਵੀ ਜਿਵੇਂ ਆਪਣੇਂ out door games ਨੇ ਹੈਨਾ ਫੁੱਟਬਾਲ ਕਬੱਡੀ hockey ਜੋ ਵੀ ਹੋਈ ਏਨਾ ਨਾਲ ਇੱਕ ਤਾਂ ਆਪਣਾ ਸ਼ਰੀਰ fit ਰਹਿੰਦਾ ਹੈਨਾ ਤੇ mind ਵੀ fresh ਰਹਿੰਦਾ ਇਨਸ਼ਾਨ ਦਾ ਤੇ ਜਿਵੇਂ ਆਪਾ in door games ਖੇਡਦੇ ਆਂ ਉਹਦੇ ਨਾਲ ਆਪਣਾ stress level ਕਾਫ਼ੀ ਜਿਆਦਾ ਵੱਧ ਚੁੱਕਿਆ ਬੱਚਿਆ ਦਾ ਤੇ ਉਹਨਾ ਦੀ ਆਪਣੀ ਨਿਗਾਂ ਤੇ ਵੀ ਕਾਫ਼ੀ effect ਪਇਆ ਹੁਣ ਛੋਟੇ ਛੋਟੇ ਬੱਚੇ ਨੂੰ ਹੀ specks ਵਗੇਰਾ ਸ਼ੁਰੂ ਤੋ ਹੀ ਲੱਗ ਚੁੱਕੀਆ ਨੇ ਕਿਉਂਕਿ ਸਾਰਾ ਦਿਨ ਫੋਨ laptop computer ਚ ਹੀ ਰਹਿੰਦੇ ਨੇ ਇਸ ਕਰਕੇ ਨਾ ਕੋਈ ਹੋਰ activity ਹੁੰਦੀ ਏ ਬੱਚੇ ਘਰ ਤੋ ਬਹਾਰ ਖੇਡਣ ਤੱਕ ਨਹੀਂ ਜਾਂਦੇ

ਜਿਹੜੇ ਲੋਕ ਨੇ ਉਹ ਘਰ ਦੇ ਖਾਣੇ ਨੂੰ prefer ਨਹੀਂ ਕਰਦੇ ਉਹ ਜਿਆਦਾਤਰ ਬਹਾਰ ਖਾਣਾ ਪਸੰਦ ਕਰਦੇ ਨੇ ਜਿਹਦੇ ਨਾਲ ਆਪਣੀ body ਤੇ ਹੋਰ ਇੱਕ ਤਾਂ ਆਪਾ ਪਹਿਲੇ ਹੀ ਤੁਰਨਾ ਫਿਰਨਾ ਛੱਡ ਚੁੱਕੇ ਏ ਹੈਨਾ ਹਰ ਕੋਈ ਕਹਿੰਦਾ ਵੀ sitting job ਹੋਵੇ ਸਾਰੇ ਕੰਮ ਬੈਠ ਕੇ ਹੋਣ laptop ਜਾਂ mobile ਤੇ ਹੀ ਸਾਰੇ ਕੰਮ ਹੋ ਜਾਣ ਕਿਥੇ ਆਂਣਾ ਨਾ ਪਵੇ ਜਿਹਦੇ ਨਾਲ ਚਲੋਂ games ਤਾਂ ਇੱਕ ਪਾਸੇ ਰਹਿ ਗਈਆਂ ਉਹ ਤਾਂ ਤੁਰਨਾ ਵੀ ਪਸੰਦ ਨਹੀਂ ਹੈਗਾ

ਹਾਂਜੀ ਉਹ ਤਾਂ ਏਹ ਜਿਵੇਂ ਦੇਖੋ ਹੁਣ ਆਪਾ in door game ਖੇਡਦੇ ਹਾਂ ਤੇ ਆਪਾ healthy food ਖਾਂਦੇ ਆਂ ਸਾਰਾ ਵੀ fast food ਖਾਣੇ ਆਂ ਤੇ ਉਹ ਬਹੁਤ ਜਿਆਦਾ heavy ਹੁੰਦਾ ਤੇ ਆਪਾ ਸਾਰਾ ਦਿਨ ਬੇਠ ਕੇ ਅੰਦਰ ਹੀ ਬੈਠਨਾ ਹੈਨਾ laptop ਵਗੇਰਾ ਤੇ games ਖੇਡੀ ਜਾਣੀਆ ਬੱਚਿਆ ਨੇ ਤਾਂ ਉਹ digest ਨਹੀਂ ਹੋ ਸਕਦਾ ਕਿਉਂਕਿ ਹੋਰ food ਸਾਰਾ heavy ਹੁੰਦਾ ਤੇ ਆਪਾ ਜ਼ੇ ਤਾਂ ਕੋਈ ਉਹਦੀ ਹੋਵੇ ਹੈਨਾ ਆਪਾ ਆਪਣੇਂ ਤੇ ਹੀ ਲਾਲੀਏ ਜੇ ਆਪਾ ਕੋਈ game ਕਰਨੀ ਹੋਵੇ ਆਪਾ game ਕਰਦੇ ਏ ਹੈਨਾ ਉਸ ਦੇ ਨਾਲ ਰੋਜ ਹੀ exercise ਵਗੇਰਾ ਹੁੰਦੀ ਏ ਤੇ ਆਪਾ ਨੂੰ ਆਪਣਾ ਸ਼ਰੀਰ fit ਰੱਖਣਾ ਪੈਂਦਾ ਕਿਉਂਕਿ

ਤੇ ਆਪਾ ਉਸ time ਆਪਾ ਕੁੱਛ ਵੀ ਖਾਂ ਪੀਹ ਵੀ ਸਕਦੇ ਆਂ ਕਿਉਂਕਿ ਖਾਣਾ ਆਪਣੇ digest ਵੀ ਹਉਗਾ ਕਿਉਂਕਿ ਆਪਾ ਆਪਣੀ activities ਤੇ ਕਿਉਂਕਿ ਆਪਾ ਆਪਣੀਆ activities ਨੂੰ ਚੱਲਦੀਆ ਰੱਖਦੇ ਆਂ ਹੈਨਾ ਤੇ ਆਪਣੇਂ ਸ਼ਰੀਰ ਦੇ ਵਿੱਚ activities ਹੁੰਦੀਆ ਰਹਿੰਦੀਆ ਨੇ ਇਸ ਕਰਕੇ ਆਪਾ ਆਪਣੇਂ ਲੋਕ ਛੱਡਦੇ ਜਾਂ ਰਿਹੇ ਨੇ but ਆਪਣੇ ਲਈ ਜਿਆਦਾ ਹੀ ਫਾਇਦੇਮੰਦ games ਨੇ ਨਾ ਤੇ ਹਾਂਜੀ ਹਾਂਜੀ ਮੈਂਵੀ ਤੁਹਾਨੂੰ ਏਹ ਕਹਿ ਰਿਹਾ ਸੀ ਜਿਵੇਂ ਆਪਣੇਂ ਪਹਿਲਾਂ ਲੋਕ ਹੁੰਦੇ ਸੀ ਹੈਨਾ ਉਹ ਚਲੋ game ਨਹੀਂ ਖੇਡਦੇ ਸੀ ਉਹ ਖੇਤਾ ਵਿੱਚ ਕੰਮ ਕਰਦੇ ਹੁੰਦੇ ਸੀ ਸਵੇਰੇ ਜਲਦੀ ਉੱਠਣਾ ਉਹਨਾ ਨੇ ਖੇਤਾ ਨੂੰ ਪਾਣੀ ਲਗਾਉਣਾ ਜਾਂ ਜਿਵੇਂ ਵੀ ਪੈਦਲ ਜਾਂਦੇ ਹੁੰਦੇ ਸੀ ਖੇਤਾਂ ਤੱਕ ਪਹਿਲਾਂ ਕੋਈ ਐਨਾ ਸਾਧਨ ਨਹੀਂ ਹੁੰਦੇ ਸੀ ਹੈਨਾ ਵੀ ਆਪਣੇਂ start ਕਰਿਆ ਤੇ ਆਪਾ ਉਥੇ ਪਹੁੰਚ ਗਏ ਉਹਨਾ ਦੇ ਪੇਦਲ ਜਾਣਾ ਪੇਦਲ ਆਣਾ ਉਥੇ ਫ਼ਿਰ ਜਿਵੇਂ ਕਿ ਖੇਤਾਂ ਚ ਉੱਝਾਰ ਹੁੰਦੇ ਸੀ ਜਿਹਨਾ ਨਾਲ ਕੰਮ ਕਰਨਾ ਓ ਸਾਰੇ ਇੱਕ ਤਰਾ ਦੀ game ਹੀ ਹੁੰਦੀ ਸੀ ਉਹਨਾ ਦੀ ਸਵੇਰੇ ਹੀ ਉਹਨਾ ਨੇ ਸਾਜਰੇ ਸੂਰਜ ਨਿੱਕਲਣ ਤੋ ਪਹਿਲਾਂ ਹੀ ਉਹ ਕੰਮ ਤੇ ਲੱਗ ਜਾਂਦੇ ਸੀ ਆਪਣੀ ਖੇਤਾਂ ਤੇ ਆਪਣੀ ਫ਼ਸਲ ਨੁੰ ਪਾਨੀ ਦੇਣਾ ਜਿਵੇਂ ਵੀ ਉਹ ਸਾਰੇ ਹੀ ਉਹਨਾ ਦੀ ਸਾਰੀ game ਹੀ ਹੁੰਦੀ ਸੀ ਉਹਵੀ ਨਾ ਉਹਨਾ ਦੀ body ਵੀ fit ਰਹਿੰਦੀ ਸੀ ਸਾਰਾ ਦਿਨ relax ਉਹਨਾ ਨੇ ਨੀਂਦ ਵੀ ਪੂਰੀ ਹੁੰਦੀ ਸੀ ਪਰ ਜਦੋ ਦਿਨ mobile ਚ ਅੱਜ ਕੱਲ ਦੇ ਬੱਚੇ ਦੇਖਲੋ mobile ਬਿਨਾਂ ਸਾਰਦੇ ਨਹੀਂ ਹੈਗੇ ਉਹਨਾ ਨੂੰ ਹਰ time ਉਹਨਾ ਦੇ ਹੱਥ ਵਿੱਚ ਚਾਹੀਦਾ ਏ ਉਹਨਾ ਨੂੰ

ਚੀਜ ਨਹੀਂ ਹੈਗੀ ਜਿਹੜੀ ਉਹ mobile ਤੋ ਬਹਾਰ ਜਾਕੇ ਉਹਨਾ ਨੂੰ ਕਰਨੀ ਪਵੇ ਹੈਨਾ ਜਿਵੇਂ ਤੁਸੀਂ ਹੁਣ ਕਬੱਡੀ ਕਹਿ ਰਹੇ ਹੋ app ਹੀ ਐਸੀ ਆਂ ਗਈ ਉਹ ਉਸ ਚ match ਲੱਗਦੇ ਨੇ ਪਰ ਜਦਕਿ ਉਹ ਗ਼ਲਤ ਏ ਉਹ ਵੀ ਕਿਥੇ ਉਹ ਪਿੰਡ ਦਾ ਜਾਂ ਕਿਸੇ ਸ਼ਹਿਰ ਦਾ ਕੋਈ complex ਜਾਂ ground ਹੋਵੇ ਉਥੇ ਜਾਕੇ practice ਕਰਨ ਜਿਵੇਂ ਆਪਣੇਂ ਪਿੰਡਾ ਚ ਉਹਨਾ ਨੇ ਇੱਕ ਆਪਾ ਨੂੰ Jim ਦਿੱਤੀ ਹੁੰਦੀ ਏ ਪਿੰਡ ਦੀ ਜਿਹੜੀ ਸਾਝੀ ਜਮੀਨ ਹੁੰਦੀ ਏ ਉਥੇ ਕੋਈ ਵੀ ਜਾਕੇ ਲਗਾ ਸਕਦਾ fit ਰਹਿ ਸਕਦੇ ਨੇ ਪਰ ਨਹੀਂ ਲੋਕ ਉਹਨਾ ਚੀਜਾ ਨੂੰ prefer ਨਹੀਂ ਕਰਦੇ out door games ਨੂੰ ਭੁੱਲਦੇ ਜਾਂ ਰਹੇ ਨੇ ਉਹ ਕਹਿੰਦੇ in door games ਹੋਣ ਜਿਹੜੀਆਂ ਕਮਰੇ ਵਿੱਚ ਬਹਿ ਕੇ ਜਾਂ ਕਿਸੇ ਘਰ ਦੇ ਵਿੱਚ ਇੱਕਠੀਆਂ ਹੋਕੇ ਖੇਡੀਆਂ ਜਾਣ ਹਾਂਜੀ ਹੁਣ ਤੁਸੀਂ ਪਹਿਲਾਂ ਹੈਨਾ ਆਪਾ ਚਾਹੇ ਕੰਮ ਵੀ ਕਰਦੇ ਸੀ ਤੇ ਪਹਿਲਾਂ ਕੁਸ਼ਤੀਆਂ ਵਗੇਰਾ ਹੈਨਾ ਜਿਆਦਾ ਘੋੜ ਵਗੇਰਾ ਹੁੰਦੇ ਸੀ ਉਹ ਛੀਜਾਂ ਲੱਗਦੀਆਂ ਪਿੰਡਾ ਦੇ ਵਿੱਚ ਤੇ ਹੁਣ ਤਾਂ ਕਿਸੇ ਬੱਚੇ ਨੂੰ ਆਪਾ ਕੁਸ਼ਤੀ ਜਾਂ ਘੋੜ ਬਾਰੇ ਪੁੱਛ ਲਈਏ ਤਾਂ ਉਹਨਾ ਨੂੰ ਪਤਾ ਹੀ ਨਹੀਂ ਹੈਗਾ ਵੀ ਹੈਨਾ ਵੀ ਐਵੇ ਦੀ ਵੀ ਕੋਈ game ਹੁੰਦੀ ਸੀ ਜਿਵੇਂ ਰੱਸ਼ਾਖੱਸ਼ੀ ਆਲੀਆ games ਹੈਨਾ ਜਿੰਨੇ ਵੀ ਆਪਣੇ ਪੁਰਾਣੇ ਬਜ਼ੁਰਗ ਸੀ ਉਹ ਸਾਰੀਆਂ ਗੇਮਾ ਜਿਹੜੀਆਂ ਹੁੰਦੀਆ ਸੀ ਤੇ ਉਹ ਜ਼ੋਰ ਤੇ depend ਕਰਦੀਆ ਸੀ ਵੀ ਇੱਕ ਇਨਸ਼ਾਨ ਦੇ ਵਿੱਚ ਕਿੰਨਾ ਜ਼ੋਰ ਏ ਕਿਉਂਕਿ ਹੁਣ ਹੁਣ ਸਿਰਫ਼ games ਨੇ ਜਿਹੜੀਆਂ ਤੇ ਹੁਣ ਜਿਹੜੀਆਂ games ਨੇ ਉਹ ਸਾਰੀਆਂ ਆਪਣੀਆਂ ਦਿਮਾਗ਼ ਦੇ ਆਪਾ ਦਿਮਾਗ਼ ਦਾਂ ਸਿਰਫ਼ level check ਕਰਦੀਆਂ ਨੇ ਉਹ physical level ਬੰਦੇ ਦਾਂ check ਕਰਦੀ ਏ ਕਿਉਂਕਿ ਸਾਰੀਆਂ games internet ਦੇ throw ਹੀ ਬੱਚੇ ਖੇਡਦੇ ਨੇ ਇਸ ਕਰਕੇ ਹੁਣ ਨਹੀਂ ਉਹ ਆਪਾ ਖੇਡਦੇ ਹੈਗੇ ਹਾਂਜੀ ਇੱਕ ਗੱਲ ਏਵੀ ਏ ਜ਼ੀ ਆਪਾ ਜਿਵੇਂ ਆਪਣੀਆਂ ਪੰਜਾਬ ਦੀਆ ਖੇਡਾਂ ਨੇ out door games ਨੇ ਸਾਰੀਆਂ ਹੈਨਾ ਉਹਨਾ ਨਾਲ ਨਾ ਆਪਣੀ ਜਿਹੜੀ body ਏ ਉਹ ਤਾਂ fit ਰਹਿੰਦੀ ਏ ਉਹਦੇ ਨਾਲ ਨਾਲ ਨਾ ਆਪਾ ਆਪਣਾ world ਚ ਨਾਂਮ ਬਣਾ ਸਕਦੇ ਹਾਂ ਹੁਣ ਦੇਖੋ ਤੁਸੀਂ ਕਿੰਨੇ ਨਵੇਂ ਉਹ ਨੇ sports man ਜਿਹਨਾਂ ਨੇ ਆਪਣਾ ਨਾਂਮ ਖੁੱਦ ਬਣਾਇਆ javelin throw ਹੋ ਗਈ ਕਬੱਡੀ ਹੋ ਗਈ cricket ਹੋ ਗਈ ਜਿਵੇਂ ਆਪਣੇਂ ਸ਼ਹਿਰ ਦਾ ਮੁੰਡਾ ਉਹ ਨਵਾਂ ਅਜੇ ਇੱਕੀ ਸਾਲਾਂ teen age ਏ ਉਹ ਜਿਹਨੇ ਆਪਣੀ cricket ਚ ਨਵੀਂ ਪਹਿਚਾਣ ਬਣਾਈ ਏ ਉਹਦੇ ਹਿਸਾਬ ਨਾਲ ਦੇਖੋ ਪਰ ਜਿਹੜੇ ਅੱਜ ਕੱਲ ਦੇ ਸੁਣਦੇ ਨੇ ਕੀ ਆਪਾ mobile ਦੇ game ਖੇਡਾਂ ਗਏ ਉਥੇ ਆਪਣੀ ਕਿਸੇ ਵੀ game ਦੀ ਲਾਲੋ ਕੁੱਛ ਵੀ ਵਧੀਆ ਹੋਏਗੀ ਉਹਦੇ ਨਾਲ ਆਪਾ ਨੂੰ ਸਾਰੇ sport ਕਰਨਗੇ ਪਰ ਉਹ sport ਨਹੀਂ ਜੋ ਬੰਦੇ ਬਾਹਰਲੀ out door game ਦੇ ਜਾਹਿਰ ਹੁੰਦੇ ਨੇ ਉਹ mobile ਨਾਲ ਨਹੀਂ ਮੇਲ ਖਾਦੇ

ਉਹ ਉਸ ਦੇ ਉਸ ਦਾ stamina ਏ ਜਿਹੜਾ ਉਹ ਆਂਮ ਇਨਸ਼ਾਨ ਨਾਲੋ ਵੱਧ ਬਹੁਤ ਜਿਆਦਾ ਵੱਧ ਹੁੰਦਾ ਤੇ ਉਹ ਆਂਮ ਇਨਸ਼ਾਨ ਦਾ stamina ਇੰਨਾ ਨਹੀਂ ਹੁੰਦਾ ਤੇ ਉਹ stamina ਇਸ ਕਰਕੇ ਏਹ ਕਿਉਂਕਿ ਫੁੱਟਬਾਲ ਦੇ ਵਿੱਚ ਜਿਆਦਾ ਆਪਾ ਨੂੰ ਫੁਰਤੀ ਚਾਹੀਦੀ ਏ ਤੇ ਜਿਆਦਾ ਸ਼ਰੀਰ ਆਪਣਾ ਫੁਰਤੀਲਾ ਹੋਣਾ ਚਾਹੀਦਾ ਹਾਂਜੀ ਹਾਂਜੀ ਜਿਵੇਂ ਆਪਾ ਜਿੰਨੀਆ games ਖੇਡਾਂ ਗਏ ਉਹਦੇ ਨਾਲ ਆਪਣੇ ਜਿਹੜੀ life style ਏ ਉਹ ਵੀ ਵਧੀਆ ਹੁੰਦਾ ਏ ਆਪਾਂ ਨੂੰ ਬਿਮਾਰੀਆਂ ਵੀ ਘੱਟ ਲੱਗਦੀਆਂ ਨੇ ਖਾਣਾ ਵੀ ਸਹੀ adjust ਹੁੰਦਾ ਨੀਂਦ ਵੀ ਪੂਰੀ ਹੁੰਦੀ ਏ mind relax ਰਹਿੰਦਾ ਏ ਕਿੰਨੇ ਫਾਇਦੇ ਨੇ games ਕਰਨ ਦੇ ਤਾਹੀ ਹੁਣ ਮੈਂਵੀ ਏਹ ਤੁਹਾਡੇ ਤੋ ਸਲਾਹ ਲੈਣੀ ਸੀ ਵੀ ਹੁਣ game start ਕਰੀ ਏ ਵਿੱਚ ਨੂੰ ਕਹਿੰਦੇ ਆਪਾ ਪਹਿਲਾਂ ਜਦੋ ਸਕੂਲ time ਆਪਣਾ collage time ਹੁੰਦਾ ਸੀ ਆਪਾ daily half time ਤੋ ਬਾਅਦ full time ਤੋ ਬਾਅਦ collage time ਬਾਅਦ ਆਪਾਂ game ਕਰਨ ਜਾਂਦੇ ਹੁੰਦੇ ਸੀ ਵਾਲੀਵਾਲ ਖੇਡਣ ਜਾਂਦੇ ਹੁੰਦੇ ਸੀ ਹੈਨਾ ਉਹਦੇ ਨਾਲ ਕਿੰਨਾ ਆਪਾਂ ਨੂੰ relax ਮਿਲਦਾ ਸੀ

ਮਤਲਬ ਵੀ ਤੁਹਾਨੂੰ ਪਤਾ ਉਹਦੋ ਆਪਣੇ john level district level ਦੇ tournament ਹੁੰਦੇ ਸੀ ਹੈਨਾ ਉੱਧਰ ਵੀ ਜਾਣਾ ਹੁੰਦਾ ਸੀ ਆਪਾ ਨੇ ਆਪਣੀ study ਵੀ ਦੇਖਣੀ ਏ ਤਾਂ ਕਰਕੇ ਆਪਾਂ ਚਲੋ ਉਹਦੋ ਆਪਣੀ body ਐਨ fit ਰਹਿੰਦੀ ਸੀ ਨਾਂ ਕੋਈ body pain ਨਾਂ ਕਿਸੇ medicine ਦੇ ਲੋੜ ਪੈਂਦੀ ਸੀ ਜਦੋ ਖੇਡਦੇ ਹੁੰਦੇ ਸੀ time ਨਾਲ ਉੱਠਣਾ time ਨਾਲ ਸੋਣਾ ਸਾਰਾ ਕੁੱਛ ਆਪਣਾ schedule wise ਸੇਟ ਹੁੰਦਾ ਸੀ ਪਰ ਜਦੋ ਜਦੋ ਦੇਖੋ ਹੁਣ ਐਵੀ ਕਹਿੰਦੇ time ਨਾਲ change ਹੁੰਦਾ ਏ ਹੈਨਾ ਪਰ ਜਦੋ ਆਪਾਂ collage ਆਪਣਾ ਛੁਟਿਆ collage ਪੂਰਾ ਹੋਇਆ study ਪੂਰੀ ਕੀਤੀ ਆਪਣੇਂ ਕੋਲ game ਵੀ ਉਹਦੋ ਹੋਲੀ ਹੋਲੀ ਘੱਟ ਹੁੰਦੀ ਗਈ ਪਰ collage ਤੋ ਬਾਅਦ ਛੇ ਕ ਮਹੀਨੇ ਤਾਂ ਮੈਨੇ continue ਰੱਖਿਆ ਉਸ ਤੋ ਬਾਅਦ ਤੁਹਾਨੂੰ ਪਤਾ family ਦੇ ਕੰਮ ਹੁੰਦੇ ਨੇ ਆਪਾਂ ਨੇ ਆਪਣਾ bigness ਅੱਗੇ ਚਲਾਉਣ ਹੁੰਦਾ ਏ ਜਾਂ ਕਿਵੇਂ ਵੀ ਹੈਨਾ ਉਹਦੇ ਨਾਲ ਫ਼ਿਰ ਨਹੀਂ fit ਬੈਦੇ ਹੈਗੇ ਉਹ ਕੰਮ ਹਾਂਜੀ ਹੁਣ ਦੇਖੋ ਤੁਸੀਂ ਹੈਨਾ ਆਪਾਂ ਸਕੂਲ time ਤੇ collage time ਆਪਾਂ ਇੱਕਠੇ ਬਾਲੀਬਾਲ ਵਗੇਰਾ ਖੇਡਦੇ ਰਹਿੰਦੇ ਸੀ ਨਾ ਤੇ ਆਪਾਂ ਉਸ time ਆਪਣਾ ਸ਼ਰੀਰ ਵੀ ਆਪਣੇਂ ਸ਼ਰੀਰ ਵੀ ਅੱਜ ਆਪਣੇਂ ਸ਼ਰੀਰ ਵਿੱਚ ਕਿੰਨਾ ਫ਼ਰਕ ਪੈ ਚੁਕਿਆ ਏ ਉਸ time ਆਪਣਾ ਸ਼ਰੀਰ ਵੀ ਪੂਰਾ fit ਸੀ ਤੇ ਅੱਜ ਆਪਾਂ ਦੇਖੋ ਹੈਨਾ ਕਿਉਂਕਿ ਆਪਾਂ ਹੁਣ ਘਰ ਦੇ ਕੰਮਾਂ ਵਿੱਚ ਉੱਲਝ ਗਏ ਤੇ ਆਪਾਂ game ਵਗੇਰਾ ਛੱਡ ਚੁੱਕੇ ਆਂ ਤੇ ਹੁਣ ਆਪਾਂ ਵੀ ਕੋਲੋ ਤਰ੍ਹਾਂ unfit ਹੋ ਚੁੱਕੇ ਆਂ ਤੇ ਕੋਸ਼ਿਸ਼ ਤਾਂ ਕਰਦੇ ਆਂ ਨਾ ਮੈਂਵੀ ਦੁਬਾਰਾ ਕੋਸ਼ਿਸ਼ ਕਰ ਰਿਹਾ ਆਂ ਵੀ ਮੈਂ game ਦੁਬਾਰਾ regular ਕਰਾ ਆਪਣੀ ਕਿਉਂਕਿ ਐਵੇ ਨਾ ਸ਼ਰੀਰ ਬਿਮਾਰੀਆਂ ਦਾ ਘਰ ਬਣਦਾ ਜਾਂ ਰਿਹਾ ਏ ਹਾਂਜੀ ਹਾਂਜੀ ਮੈਂਵੀ ਤੁਹਾਨੂੰ ਏਸੇ ਲਈ ਫੋਨ ਕੀਤਾ ਸੀ ਮਹਾਂ ਚਲੋ ਦੁਆਰ ਤੋ ਆਪਾਂ ਇੱਕਠੇ ਹੁੰਦੇ ਆਂ ਉਰੇ ਸਾਡੇ ਨਾਂ ਮਤਲਬ ਕੀ ਘਰ ਦੇ ਸ਼ੋ ਕ਼ ਮੀਟਰ ਦੂਰ ground ਬਣਾਇਆ ਐਨ ਵਧੀਆ ਪੂਰੇ night stadium ਵਾਸਤੇ ਮਤਲਬ ਕਿ ਲਾਈਟਾਂ ਲੁਈਟਾਂ ਲਗਾ ਕੇ ਪੂਰਾ ਵਾਲੀਵਾਲ ਦਾ ground ਤਿਆਰ ਕੀਤਾ ਏ even ਕਿ ਉਹਨਾ ਨੇ ਇੱਕ coach ਵੀ ਦਿੱਤਾ ਵੀ ਜਿਹੜੇ ਨਵੇਂ ਆਉਦੇ ਨੇ ਉਹਨਾ ਨੂੰ ਸਿਖਾਂਣ ਲਈ

ਤੇ ਹੁਣ ਦੇਖੋ ਹੁਣ ਜਿਵੇਂ ਉਹਨਾ ਨੇ ਲਾਈਟਾਂ ਲੁਈਟਾਂ ਵਗੇਰਾ ਲਾਕੈ ਤਿਆਰ ਕੀਤਾ ਤੇ ਇਸ ਨਾਲ ਆਪਣਾ ਆਪਣਾ ਫਾਇਦਾ ਵੀ ਏ ਕਿਉਂਕਿ ਦਿਨ ਆਪਾਂ ਨੂੰ ਦਿਨ ਦੇ time ਆਪਾਂ ਨਹੀਂ ਖੇਡ ਸਕਦੇ ਆਪਾਂ ਕਿਉਂਕਿ ਆਪਾਂ ਦਿਨ ਦੇ time ਤੁਹਾਨੂੰ ਪਤਾ ਆਪਣੀ job ਵਗੇਰਾ ਜਾਂ ਕੋਈ ਵੀ ਆਪਾਂ ਕੰਮ ਕਰਦੇ ਏ ਉਸ ਤੇ ਆਪਾਂ ਨੂੰ time ਨਹੀਂ ਲੱਗਦਾ ਤੇ ਰਾਤ ਦੇ time ਆਪਾਂ free ਹੁੰਦੇ ਹਾਂ ਤੇ ਹੈਨਾ ਖਾਣਾ ਵਗੇਰਾ ਖਾਂ ਵੀ ਖੇਡ ਸਕਦੇ ਆਂ ਕਿਉਂਕਿ ਖਾਣਾ digest ਵੀ ਹੋ ਜਾਂਦਾ ਇਸ ਦੇ ਨਾਲ ਤੇ ਰਾਤ ਨੂੰ ਆਪਾਂ ਵੈਸੇ ਵੀ ਘਰੇ ਜਾਕੇ ਸੋਣਾ ਹੀ ਹੁੰਦਾ ਜਿਆਦਾ ਸੋਣਾ ਵੀ ਸ਼ਰੀਰ ਲਈ ਹਾਨੀਕਾਰਕ ਏ ਹਾਂਜੀ ਹਾਂਜੀ ਉਹੀ ਗੱਲ ਏ ਵੀ ਤੁਸੀਂ ਹੁਣ ਦੋ ਤਿੰਨ ਦਿਨਾਂ ਤੱਕ free ਹੋਵੇ ਤੇ ਮੈਨੂੰ call ਲਾਵੋ ਆਪਾਂ ground check ਕਰਕੇ

ਆਪਾਂ ਕਿਸੀ ਦੂਜੇ ਬੰਦੇ ਨੂੰ ਵੀ ਇਸ game ਬਾਰੇ knowledge ਦੇ ਸਕਦੇ ਹਾਂ even ਕਿ ਜਿਹੜੀ ਚੀਜਾ ਆਪਾਂ ਨੂੰ ਨਹੀਂ ਪਤਾ ਉਹ ਦੱਸਣ ਵਾਸਤੇ ਉਹਨਾ ਨੇ coach ਵੀ heir ਕੀਤਾ ਹੋਇਆ ਜਿਹੜਾ ਕਿ

ਹਾਂਜੀ ਅਜੇ ਤਾਂ ਮੈਂ ਦੋ ਤਿੰਨ ਲਈ ਨਾਂ ਬਹਾਰ ਗਿਆ ਆਂ ਕੰਮ ਦੇ ਸਿਲਸਿਲੇ ਦੇ ਵਿੱਚ ਤੇ ਬੱਸ Monday ਤੱਕ ਸ਼ਾਇਦ ਮੈਂ ਵਾਪਿਸ ਆਜਾ ਤੇ ਤੁਹਾਨੂੰ ਆਕੇ call ਕਰਦਾ ਤੇ ਫ਼ੇਰ ਆਪਾਂ ਇੱਕਠੇ ਹੀ join ਕਰਦੇ ਆਂ ਹੈਨਾ ਹਾਂਜੀ ਹਾਂਜੀ ਕੋਈ ਚੱਕਰ ਨਹੀਂ ਤੁਸੀਂ ਜਦੋ ਵੀ free ਹੋਵੋ ਮੈਨੂੰ call ਲਗਾਹੋ ਆਪਾਂ ਜਾਕੇ ਉਥੇ club ਜਾਏ ਆਵਾਗੇ ਨਾਲੋਂ ਜੋ ਵੀ ਉਹਨਾ ਦਾ procedure ਹੋਏਗਾ ਉਹ ਪੂਰਾ ਕਰਕੇ ਫ਼ਿਰ ਆਪਾਂ ਉਥੇ continue ਕਰ੍ਲਾਗੇ ਨਾਲੋਂ ਆਪਣੀ body ਫ਼ੇਰ ਤੋ ਆਪਣੀ fit ਰਹਿਣ ਲੱਗ ਜਾਏਗੀ ਕਿਉਂਕਿ ਜਿਵੇਂ ਆਪਾਂ ਹੁਣ ਥੱਕ ਜਾਂਦੇ ਆਂ ਹੈਨਾ ਫ਼ਿਰ ਆਪਾਂ ਨੂੰ ਥਕਾਵਟ ਨਹੀਂ ਮਹਿਸੂਸ ਹੋਏਗੀ ਜਦੋ ਆਪਾਂ game continue ਕਰਲੀ ਹਾਂਜੀ ਤੇ ਆਪਾਂ ਹੁਣ ਦੇਖਦੇ ਆਂ ਕਿਉਂਕਿ ਆਪਣਾ ਸ਼ਰੀਰ ਵੀ ਹੁਣ ਜਿਆਦਾ ਠਿੱਡ ਵਗੇਰਾ ਕਿਉਂਕਿ ਬੈਠਣ ਬੇਠ ਕੇ ਕੰਮ ਕਰਨ ਨਾਲ ਬਹਾਰ ਆਉਣ ਲੱਗ ਗਿਆ ਤੇ ਆਪਾਂ ਦੇਖਦੇ ਆਂ ਦੁਬਾਰਾ ਕਰਦੇ ਹਾਂ start ਤੇ ਮੈਂ ਤੁਹਾਨੂੰ ਕਰਦਾ call ਤੇ ਮੈਂ ਆਕੇ ਫ਼ਿਰ ਆਪਾਂ ਕਰਦਿਆ start ਠੀਕ ਏ ਠੀਕ ਏ ਜੀ ਮਿਲਦੇ ਏ ਆਪਾਂ by sir ਮੈਂ ਰੱਖ ਰਿਹਾ call ਚਲੋ ਠੀਕ ਏ ਵਿੱਕੀ ਜੀ okay ਜੀ by

hello.

ਹਾਂਜੀ. ਹੋਰ ਖਾਣ 'ਚ ਕਿ-ਕਿ ਬਣਾ ਲੈਂਦੇ ਹੋ? ਬਨਾਨੇ ਨੂੰ ਤਾਂ, ਬਹੁਤ ਕੁਝ ਬਣਾ ਵੀ ਲਈ ਦਾ ਤੇ ਬਹੁਤ ਕੁਝ ਛੱਡ ਵੀ ਦੇਈ ਦਾ ਹੈ. ਕਿਆ-ਕਿਆ ਆਉਂਦਾ ਹੈ ਤੁਹਾਨੂੰ ਬਣਾਉਣਾ? ਦੇਖੋ. ਆਪਾਂ simple ਰੋਟੀ.

ਅੱਛਾ ਜੀ. ਸਬਜੀਆਂ 'ਚ ਕਿ-ਕੀ ਬਣਾ ਲੈਂਦੇ ਹੋ? ਪਹਿਲਾਂ ਆਲੂ ਦੇ ਪਰੌਂਠੇ ਦੀ ਗੱਲ ਕਰੀਏ ਤੇ ਅੱਜਕਲ੍ਹ ਇਹ ਵੀ ਦੋ ਤਰ੍ਹਾਂ ਨਾਲ ਬਣਨ ਲੱਗ ਗਿਆ ਹੈ. ਇੱਕ ਆਲੂ boil ਕਰਕੇ ਤਾਂ ਆਪਾਂ ਪਹਿਲਾ ਬਣਾਂਦੇ ਸੀਗੇ.

ਹਾਂਜੀ. ਤੇ ਜੇ ਅੱਜਕਲ੍ਹ ਦੇਖੀਏ ਨਾ ਤੇ ਇੱਦਾਂ ਹੀ ਸਬੂਤ ਆਲੂ ਲੈ ਕੇ ਨਾ, ਉਨੂੰ ਛਿੱਲ ਕੇ, ਸਾਫ਼ ਕਰਕੇ, ਕੱਦੂਕਸ ਕਰਕੇ ਵਿੱਚ ਪਿਆਜ ਪਾ ਕੇ ਲੱਛੇ ਦੀ ਤਰ੍ਹਾ ਬਹੁਤ ਵਧੀਆ ਪਰੌਂਠਾ ਬਣਦਾ ਓਹ.

ਆਲੂ ਨੂੰ ਹੈਂ ਜੀ?

ਹਾਂਜੀ. ਬਿਲਕੁਲ ਮਸਾਲੇ ਵੀ ਪਾਉਣੇ ਨੇ ਤੇ ਪਿਆਜ ਵੀ boil ਵਾਲੇ 'ਚ ਵੀ ਆਪਾਂ ਪਾਉਂਦੇ ਹੀ ਹਾਂ ਤੇ ਕੱਦੂਕਸ ਕਰਕੇ ਪਰ ਇਹਦਾ ਇੱਕ ਖਿਆਲ ਰਖਣਾ ਪੈਂਦਾ ਹੈ. ਪਰੌਂਠਾ ਤੇ ਬਹੁਤ ਸੁਆਦ ਬਣਦਾ ਹੈਗਾ ਤੇ ਜਿਹੜੇ ਛੋਟੇ ਬੱਚੇ ਨੇ.

ਠੀਕ ਹੈ ਨਾ ਕਈ ਬਾਰ ਅਅ ਓਹ ਇਨ੍ਹਾਂ ਨੂੰ ਹਜਮ ਨਹੀਂ ਕਰਦੇ ਹੈਗੇ.

ਪਕਾਇਆ ਹੋਇਆ ਨਹੀਂ ਉਬਲਿਆ ਹੋਇਆ ਨਹੀਂ ਹੈਗਾ. ਜਿੱਦਾਂ ਕਿ ਆਪਾਂ ਕਹਿ ਦਈਏ ਪੰਜ ਤੋਂ ਲੈ ਕੇ ਸੱਤ-ਅਠ ਸਾਲ ਤੱਕ ਬੱਚੇ.

ਜਿਹੜਾ ਹੈ ਕਿ ਆਲੂ ਨੂੰ ਕਿੰਨੀ ਦੇਰ boil ਕਰਦੇ? ਦੱਸ minute ਕਰਦੇ ਹਾਂ, ਪੰਜ minute ਕਰਦੇ ਹਾਂ, ਪੰਦਰਾਂ minute ਕਰਦੇ ਹਾਂ. ਦੇਖੋ time ਤਾਂ note ਕਰੋ ਨਾ ਕਰੋ ਅੱਜਕਲ੍ਹ ਇੱਕ whistle ਦੇ ਵਿੱਚ ਆਲੂ ਹੋ ਜਾਂਦੇ ਹੈ. ਜੱਦ cooker ਦੇ ਵਿੱਚ ਪਾਉਂਦੇ ਹੈ ਨਾ.

ਇੱਕ . ਇੱਕ whistle ਆਪਾਂ ਨੇ ਲਵਾ 'ਤੀ.

ਤਿੰਨ ਜਾਂ ਚਾਰ minute ਓਹਦੀ ਭਾਫ ਵਿੱਚੇ ਹੀ ਰਹਿਣ ਦੇਣੀ ਹੈ. ਉਸ ਤੋਂ ਬਾਅਦ ਓਹਦੀ whistle ਦੀ ਸਿਟੀ ਸੀਟੀ ਦੀ ਭਾਫ ਕੱਡ ਕੇ, ਉਹਨੂੰ ਕੱਡ ਕੇ, ਠੀਕ ਹੈ. ਆਲੂ ਆਪਣੇ ਛਿੱਲੋ.

maximum ਜੇ, ਆਪਣਾ ਕਿੱਲੋ ਆਲੂ ਹੈ ਜਾਂ ਅਧ੍ਧਾ ਕਿੱਲੋ ਆਲੂ ਹੈ ਪਾਣੀ ਗਰਮ ਨੂੰ ਨੂੰ time ਲਗਨਾ ਹੁੰਦਾ ਹੈ.ਉਹ ਬਸ

ਨਹੀਂ, ਜਿਵੇਂ ਆਲੂ ਤਾਂ ਇੱਕ ਤਾਂ ਆਪਾਂ ਨੇ ਉਹਨੂੰ ਓਹ ਕਰ ਲਿਆ. ਕਿਆ ਕਹਿਨੇ ਹੁੰਨੇ ਹਾਂ boil ਪਹਿਲਾਂ ਕੱਚੇ ਹੀ ਕਰ ਲਏ ਜਾਂ ਫਿਰ ਅਅ ਇੱਕ ਪਾਸੇ ਤੁਸੀਂ ਕਹਿ ਰਹੇ ਵੀ cutting ਕਰਕੇ ਪਹਿਲਾਂ ਓਹਨੂੰ ਓਹ ਕਰਨਾ ਹੈ ਓਹਦਾ ਕੀ ਓਹ ਅਲੱਗ-ਅਲੱਗ.

ਹਾਂ. ਜਿਹੜਾ ਦੂਜਾ ਹੈ ਨਾ ਕੱਦੂਕਸ ਕਰਕੇ ਓਹ ਆਲੂ ਆਪਾ boil ਨਹੀਂ ਕਰਨਾ ਹੈਗਾ.

ਓਹ ਇੱਦਾਂ ਹੀ ਕੱਚਾ ਹੀ ਆਲੂ ਲੈਣਾ ਹੈ. ਉਹਨੂੰ ਛਿੱਲ ਕੇ ਧੋ ਕੇ ਕੱਦੂਕਸ ਕਰ ਲੈਣਾ ਹੈ.

ਹਾਂਜੀ. ਓਹਦੀ ਇੱਦਾਂ ਹੀ ਬਸ, ਅਅ ਜਿੱਦਾਂ ਆਪਾਂ ਆਲੂਆਂ ਦਾ ਭਰਦੇ ਹਾਂ ਇੱਦਾਂ ਹੀ ਭਰ ਦੇਣਾ ਵਿੱਚ ਹਰਿ ਮਿਰਚ. ਲਸਣ, ਅਦਰਕ ਜੋ ਵੀ ਤੁਸੀਂ ਕਟਣਾ ਅਪਣਾ ਮਸਾਲਾ ਜੋ ਤੁਹਾਡੇ.

ਨਹੀਂ. ਨਹੀਂ. ਨਹੀਂ. ਬਿਲਕੁਲ ਠੀਕ ਬਣੇਗਾ. ਕਦੀ ਤੁਸੀਂ ਇਹੀ recipe ਅਪਨੇ ਘਰੇ ਬਣਾ ਕੇ ਦੇਖਿਓ. ਕੋਈ ਐਸੀ ਗੱਲ ਨਹੀਂ ਹੈ. ਹੁਣ ਆਲੂਆਂ ਦੇ ਪਰੌਂਠੇ ਨਾਲ ਦੇਖੋ ਇਹਦਾ ਇੱਦਾਂ ਹੁੰਦਾ ਨਾ ਫਿਰ. ਕਈ ਲੋਗ ਪਰੌਂਠੇ ਨਾਲ ਦਹੀ ਲੈਂਦੇ ਨੇ, ਕੋਈ butter ਲੈ ਲੈਂਦੇ ਨੇ. ਹੈ ਨਾ.

ਅੱਛਾ. ਅੱਛਾ. ਹੋਰ ਕੀ ਬਣਾ ਲੈਂਦੇ ਹੋ?

ਕਿਹੜੀ-ਕਿਹੜੀ ਆਪਾਂ ਬਣਾ ਲੈਂਦੇ ਹੈਂ, dish ਜਿਹੜੀ ਅੱਜਕਲ੍ਹ ਚਲਦੀ ਹੈਗੀ ਜਿਹੜੀ ਅੱਜਕਲ੍ਹ breakfast 'ਚ ਮਤਲਬ breakfast ਤਾਂ ਇੱਕ ਤਾਂ ਆਲੂ ਦੇ ਪਰੌਂਠੇ ਹੋ ਗਏ.

ਹੋਰ ਅਅ ਅਪਣਾ bread toast ਹੋ ਗਏ. ਠੀਕ ਹੈ ਜੀ.

bread ਵਿੱਚ ਆਲੂ ਭਰ ਕੇ .